ਕੁੜੀਆਂ ਦੀ ਲੋਹੜੀ ਵੀ ਮਨਾਉਂਦੇ ਹਨ, ਇਸ ਦਿਨ ਰਾਤ ਨੂੰ ਵੀ ਧੂਣੀ ਦੁਆਲੇ ਗੀਤ ਗਾਏ ਜਾਂਦੇ ਹਨ ਅਤੇ ਰਿਓੜੀਆਂ, ਮੂੰਫਲੀਆਂ ਸਿੱਟਦੇ ਤੇ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 ਅਗਲੇ ਦਿਨ ਸਿੱਖ ਧਰਮ ਦੇ ਲੋਕਾਂ ਹੋਲਾ ਮਹੱਲਾ ਮਨਾਉਂਦੇ ਹਨ, ਇਸ ਦਿਨ ਆਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ ਅਪ੍ਰੈਲ ਮਹੀਨੇ ਕਣਕਾਂ ਪੱਕਣ ਦੀ ਖੁਸੀ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ, ਕਵੀਆਂ ਨੇ ਇਸ ਖੁਸੀ ਨੂੰ ਆਪਣੀਆਂ ਰਚਨਾਵਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ, ਕਣਕਾਂ ਦੇ ਮੂੰਹ ਆ ਗਈ ਲਾਲੀ ਖੁਸੀਆਂ ਭਰੇ ਕਿਨਾਰੇ

ਭਗਵਾਨ ਕ੍ਰਿਸ਼ਨ ਨਾਲ ਸੰਬੰਧਿਤ ਜਨਮਅਸ਼ਟਮੀ ਤੇ ਰੱਖੜੀ ਦਾ ਤਿਉਹਾਰ ਆਉਂਦਾ ਹੈ, ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀਆਂ ਬੰਨਦੀਆਂ ਹਨ। ਤੀਆਂ ਦਾ ਤਿਉਹਾਰ ਸਾਵਣ ਵਿੱਚ ਆਉਂਦਾ ਹੈ, ਇਸ ਦਿਨ ਪਿੰਡਾਂ ਵਿੱਚ ਗਿੱਧਾ ਪਾਇਆ ਜਾਂਦਾ ਹੈ ਤੇ ਗੀਤ ਗਾਏ ਜਾਂਦੇ ਹਨ ਛਣ ਛਣ ਛਣ ਛਣ ਪੈਣ ਫੁਹਾਰਾਂ ਬਿਜਲੀ ਦੇ ਰੰਗ ਕਿਨਾਰੇ, ਆਓ ਭਰਾਓ ਗਿੱਧਾ ਪਾਈਏ, ਸਾਨੂੰ ਸਾਉਣ ਸੈਂਤਾਂ ਮਾਰੇ, ਸਾਉਣ ਮਹੀਨੇ ਘਾਹ ਹੋ ਗਿਆ, ਰੱਜੀਆਂ ਮੱਝੀਆਂ ਗਈਆਂ, ਗਿੱਧਿਆ ਪਿੰਡ ਵੜ੍ਹ ਵੇ, ਲਾਭ ਲਾਭ ਨਾ ਜਾਈਂ। ਸਤੰਬਰ ਮਹੀਨੇ ਵਿੱਚ ਪੈਂਦੇ ਸ਼ਰਾਧਾਂ ਦੇ ਦਿਨਾਂ ਵਿੱਚ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਨਰਾਤਿਆਂ ਵਿੱਚ ਲੋਕ ਮਾਤਾ ਦੀ ਪੂਜਾ ਕਰਦੇ ਹਨ। ਦੁਸਹਿਰੇ ਦੇ ਦਸ ਦਿਨ ਪਹਿਲਾਂ ਰਾਮ ਲੀਲਾ ਹੋਣ ਲੱਗਦੀ ਹੈ ਇਹ ਤਿ~ ਅਹ ਮੇਰਾ ਨਾਂ sir ਖ਼ੁਸ਼ਪ੍ਰੀਤ ਕੌਰ ਹੈ ਤੇ ਮੈਂ ਖਰੜ ਤੋਂ belong ਕਰਦੀ ਹਾਂ ਤੇ ਮੇਰੀ ਉਮਰ ਵੀਹ ਸਾਲ ਹੈ ਤੇ ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈਗਾ ਹੈ ਲੋਹੜੀ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੇ ਧਰਤੀ ਕਿਹਾ ਜਾਂਦਾ ਹੈ ਤਿਉਹਾਰ ਤੇ ਮੇਲੇ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਨੇ, ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦੀਵਾਲੀ ਦੁਸਹਿਰਾ ਅਤੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ, ਲੋਹੜੀ ਪੰਜਾਬ ਦਾ ਦੇਸ਼ੀ ਮਹੀਨੇ ਦੇ ਪੋਹ ਦੇ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਧਰਤੀ 'ਤੇ ਆਏ ਨਵੇਂ ਜੀਅ, ਪੁੱਤਰ ਦੀ ਖ਼ੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਹੈ, ਅੱਜ-ਕੱਲ੍ਹ ਸਮਾਜ ਵਿੱਚ ਅਗਾਂਹਵਧੂ ਸੋਚ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਦੋਂਹਾਂ ਲਈ ਲੋਹੜੀ ਮਨਾਈ ਜਾਂਦੀ ਹੈ ਅਹ ਪੰਜਾਬ ਪੰਜਾਬ ਖੇਤੀ-ਪ੍ਰਧਾਨ ਰਾਜ ਹੈ, ਜਦੋਂ ਅਹ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ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 ਪੁੱਤਰ ਦੀ ਆਮਦ ’ਤੇ ਖ਼ੁਸ਼ੀ ਵਜੋਂ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ ਅਜੋਕੇ ਸ~ ਸਮਾਜ ਵਿੱਚ ਇਹ ਰੀਤ ਬਦਲਦੀ ਜਾ ਰਹੀ ਹੈ, ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਉਹਾਰ ਤੇ ਬੱਚਿਆਂ ਵੱਲੋਂ ਗਾਏ ਜਾਣ ਵਾਲੇ ਗੀਤ ਵਿੱਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾ~ ਸੁਣਦੇ ਹਨ ਲੋਹੜੀ ਬਈ ਲੋਹੜੀ, ਸਾਡਾ ਮੁੰਡਾ ਚੜ੍ਹਿਆ ਘੋੜੀ। ਘੋੜੀ ਗਈ ਨੱਠ, ਤੁਹਾਡੇ ਪੁੱਤਰ ਹੋਣਗੇ ਸੱਠ, ਘੋੜੀ ਵਛ~ ਦੇਵੇ ਵਛੇਰੇ, ਜੁੱਗ ਜੁੱਗ ਜੀਵਣ ਪੁੱਤਰ ਤੇਰੇ, ਸਾਡੀ ਝੋਲੀ ਪਾ ਦੇ ਪਾਥੀ, ਤੇਰਾ ਪੁੱਤ ਚੜੇਗਾ ਹਾਥੀ, ਪਾ ਦੇ ਮਾਈ ਲੋਹੜੀ, ਜੁਗ-ਜੁਗ ਜੀਵੇ ਤੇਰੀ ਜੋੜੀ ਲੋਹੜੀ ਬਾਲਣ ਲਈ ਘਰ ਵਿੱਚ ਪਾਥੀਆਂ ਮੰਗੀਆਂ ਜਾਂਦੀਆਂ ਤੇ ਬਾਲਾਂ ਦੀਆਂ ਟੋਲੀਆਂ ਦਾ ਹਰ ਪਰਿਵਾਰ ਨੂੰ ਵਧਣ-ਫੁੱਲਣ ਦੀਆਂ ਅਸੀਸਾਂ ਤੇ ਗੀਤ ਗਾ ਕੇ ਲੋਹੜੀ ਮੰਗਦੇ

ਲੋਹੜੀ ਬਣ ਗਿਆ ਅੱਜ-ਕੱਲ੍ਹ ਇਹ ਤਿਉਹਾਰ ਗੁੜ ਤੇ ਤਿਲਾਂ ਨਾਲ ਰਿਓੜੀਆਂ, ਮੂੰਗਫਲੀ, ਮੱਕੀ ਦੀਆਂ ਖਿੱਲਾਂ ਭੁੱਗਾ, ਪਤਾਸੇ, ਮਿਠਿਆਈਆਂ ਅਤੇ ਤਿਲਾਂ ਤੋਂ ਬਣੀਆਂ ਵੰਨ-ਸੁਵੰਨੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ, ਪੁਰਾਣੇ ਸਮੇਂ ਤੋਂ ਹੀ ਲੋਹੜੀ ਦੇ ਤਿਉਹਾਰ ਨੂੰ ਸੱਭਿਆਚਾਰਿਕ ਗੀਤਾਂ ਵਿੱਚ ਸੰਭਾਲਿਆ ਹੋਇਆ ਲੋਹੜੀ ਪ~ ਵਾਲੇ ਦਿਨ ਭੈਣਾਂ ਆਪਣੇ ਵੀਰ

ਪਿੰਡ ਦੀ ਸੱਥ ਤੇ ਪਾਥੀਆਂ ਲੱਕੜਾਂ ਦੇ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ ਲੋਹੜੀ ਵਾਲੀ ਰਾਤ ਨੂੰ ਠੰਢ ਬਹੁਤ ਜ਼ੋਰ ਹੁੰਦਾ ਹੈ ਪਰਿਵਾਰ ਦੇ ਹਰ ਜੀਅ ਇਸਤਰੀਆਂ ਤੇ ਬੱਚੇ ਬਜ਼ੁਰਗ ਅਹ ਲੋਹੜੀ ਦੁਆਲੇ ਬੈਠ ਕੇ ਨਿੱਘ ਅਨੰਦ ਮਾਣਦੇ ਆ ਇਸਤਰੀਆਂ ਬਲਦੀ ਹੋਈ ਲੋਹੜੀ ਵਿੱਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ, ਈਸ਼ਰ ਆਏ ਦਲਿੱਦਰ ਜਾਏ, ਈਸ਼ਰ ਦੀ ਜੜ੍ਹ ਚੁੱਲ੍ਹੇ ਪਾਏ, ਪੋਹ ਦੇ ਮਹੀਨੇ ਸਰਦੀ ਵਧੇਰੇ ਸਰਦੀ ਜ਼ਿਆਦਾ ਹੁੰਦੀ ਹੈ ਇਸ ਲਈ ਘਰ-ਪਰਿਵਾਰ, ਖੇਤੀ ਦਾ ਕੋਈ ਵੀ ਕੰਮ ਤਰ੍ਹਾਂ ਨੇਪਰੇ ਨਹੀਂ ਚੜ੍ਹਦਾ, ਜ਼ਿਆਦਾ ਠੰਢ ਨਾਲ ਹਰ ਜੀਅ ਵੀ ਆਲਸੀ ਹੋ ਜਾਂਦਾ ਹੈ ਲੋਹੜੀ ਤੋਂ ਦੂਸਰੇ ਦਿਨ ਪੋਹ ਚੜ੍ਹ ਜਾਂਦਾ ਹੈ। ਦਿਨ ਨਿੱਘੇ ਹੋਣੇ ਸ਼ੁਰੂ ਹੋ ਜਾਂਦੇ, ਇਸਤਰੀਆਂ ਪਰਿਵਾਰ ਦੇ ਜੀਆਂ ਨੂੰ ਉੱਦਮੀ ਬਣਾਉਣ ਲਈ ਮੰਗ ਕਰਦੀਆਂ ਦਲਿੱਦਰ ਦੀ ਅਗਨੀ-ਭੇਟ ਸ਼ੁਰੂ ਕਰ ਦਿੰਦੀਆਂ, ਲੋਹੜੀ ਦੁਆਲੇ ਬੈਠੇ ਲੋਕਾਂ ਵਿੱਚੋਂ ਕੋਈ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 ਬੱਚੇ ਬੀਰ-ਨਾਇਕ ਅੱਜ ਵੀ ਯਾਦ ਕਰਦੇ ਹਨ ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਲੋਹੜੀ ਵਾਲੇ ਦਿਨ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 ਇਹ ਖਿਚੜੀ ਪਰਿਵਾਰ ਦੇ ਸਾਰੇ ਜੀਆਂ ਦੀ ਮਾਘ ਦੀ ਸੰਗਰਾਂਦ ਵਾਲੇ ਦਿਨ ਵੇਲੇ ਇਸ਼ਨਾਨ ਕਰ ਕੇ ਖਾਂਦੇ ਹਨ, ਇਸ ਨੂੰ ਪੋਹ ਦੀ ਰਿੰਨੀ ਮਾਘ ਖਾਧੀ ਕਹਿੰਦੇ ਹਨ, ਇਹ ਕਹਾਵਤ ਬਜ਼ੁਰਗ ਵੱਲੋਂ ਦੇ ਰੂਪ ਵਿੱਚ ਪ੍ਰਚਲਿਤ ਹੋ ਗਈ ਸੀ, ਲੋਹੜੀ ਦਾ ਤਿਉਹਾਰ ਨਵ ਜਨਮੇ ਬਾਲਾਂ ਨਾਲ ਜੁੜਿਆ ਹੋਇਆ ਹੈ ਨਵ-ਜੰਮੇ ਬਾਲਾਂ ਨੂੰ ਸੁਘੜ-ਸੁਜਾਨ ਭੈਣਾਂ ਭੂਆਂ, ਚਾਚੀਆਂ, ਮਾਮੀਆਂ, ਮਾ~ ਮਾਸੀਆਂ, ਦਰਾਣੀਆਂ ਤੇ ਜਿਠਾਣੀਆਂ ਪੁਸ਼ਾਕਾਂ ਤੇ ਖਿਡੌਣੇ ਮਤਲਬ ਤੋਹਫ਼ੇ ਵਜੋਂ ਦਿੰਦੀਆਂ ਹਨ, ਪਰਿਵਾਰ ਵਿੱਚੋਂ ਬਾਲ ਦੀ ਦਾਦੀ, ਨਾਨੀ, ਮਾਂ ਅਤੇ ਭੈਣਾਂ, ਗੁੜ ਦੀਆਂ ਭੇਲੀਆਂ ਭੰਨ ਕੇ ਰਿਓੜੀਆਂ ਬਣਾਉਂਦੀਆਂ ਹਨ, ਇਹ ਗੁੜ ਸਗਨ ਵਜੋਂ ਗਲੀ-ਮੁਹੱਲੇ, ਪਿੰਡ ਵਿੱਚ ਵੰਡਿਆ ਜਾਂਦਾ ਹੈ, ਇਸ ਮੌਕੇ ਤੇ ਗਾਏ ਜਾਂਦੇ ਲੋਹੜੀ ਵਾਲੇ ਗੀਤ ਭੈਣ ਭਰਾਵਾਂ ਦੀ ਲੰਬੀ ਉਮਰ ਲਈ ਦੁਆਵਾਂ ਕਰਦੀਆਂ ਹਨ, ਲੋਹੜੀ ਦੇ ਗੁੜ ਦੀਆਂ ਮਿੱਠੀਆਂ-ਮਿੱਠੀਆਂ ਰਿਓੜੀਆਂ, ਜੁਗ-ਜੁਗ ਜਿਊਂਣ ਮਾਂਏਂ, ਭਰਾਵਾਂ ਦੀਆਂ ਜੋੜੀਆਂ। ਲੋਹੜੀ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿੱਚ ਗਲੀਆਂ ਮੁਹੱਲਿਆਂ ਵਿੱਚ ਬਾਲ ਕੇ ਮਨਾਇਆ ਜਾਂਦਾ ਹੈ, ਕੁੱਝ ਲੋਕ ਘਰਾਂ ਵਿੱਚ ਵਿਹੜਿਆਂ ਵਿੱਚ ਬਹਿ ਕੇ ਮਿੱਤਰਾਂ ਸਨੇਹ~ ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ, ਸ਼ਹਿਰਾਂ ਵਿੱਚ ਲੋ~ ਲੋਹੜੀ ਮੇਲੇ ਮੇਲੇ ਵੀ ਲਗਦੇ ਹਨ, ਇਹ ਤਿਉਹਾਰ ਸੱਭਿਆਚਾਰ ਮੇਲਿਆਂ ਦਾ ਰੂਪ ਧਾਰਨ ਕਰਦਾ ਹੈ। ਆਮ ਤੌਰ 'ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ, ਗੁੜ ਰਿਓੜੀਆਂ ਵੰਡ ਕੇ ਮਨਾਉਂਦੇ ਹਨ ਅਹ ਦਾਦਾ ਨਾਨਾ, ਮਾਂ ਤੇ ਫੁੱਫੜ, ਚਾਚੇ, ਤਾਏ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ-ਮਿਲ ਕੇ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਬਲਦੀ ਹੋਈ ਲੋਹੜੀ ਦੁਆਲੇ ਗਿੱਧਾ ਪਾ ਕੇ ਗਿੱਧਾ ਪਾ ਕੇ ਖ਼ੁੁਸ਼ੀ ਮਨਾਉਂਦੇ ਹਨ ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਤੇ ਤਿਲ ਪਾਉਂਦੀਆਂ ਹਨ ਤੇ ਅਸੀਸਾਂ ਲੈਂਦੀਆਂ ਹਨ, ਲੋਹੜੀ ਦਾ ਤਿਉਹਾਰ ਦਿਨੋ-ਦਿਨ ਹਰਮਨ-ਪਿਆਰਾ ਹੁੰਦਾ ਜਾ ਰਿਹਾ ਹੈ, ਇਸ ਲਈ ਅੱਜ-ਕੱਲ੍ਹ ਗੁਆਂਢ ਰਾਜਾਂ, ਹਰਿਆਣਾ,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 ਲਹਿੰਦੀ ਨਹੀਂ, ਕਿਸੇ ਨੇ ਆਪਣੀ ਸੈਰ ਕਰਨ ਵੇਲੇ ਛੜੀ ਦੇ ਦੇ ਕੇ ਕਿਹਾ ਕਿ ਇਸ ਨਾਲ ਗੋਲ ਕਰਕੇ, ਫਿਰ ਮੰਨਾਂਗੇ, ਸੁਣਦੇ ਹਾਂ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ, ਅਜਿਹੀਆਂ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

ਪਿੱਲੇ ਆਦਿ ਖਿਡਾਰੀ ਸਨ ਇਸ ਤਰ੍ਹਾਂ ਦੇ ਉਲਟ ਖੇਡ ਦੀ ਜੋਸ਼ ਨਾਲ ਤੇ ਹੋਸ਼ ਵਧੇਰੇ ਹੀ ਧੀਮਾਪਣ ਸੀ ਜ਼ਿਆਦਾ ਦੇਰ ਗੇਂਦ ਨਾਲ ਚਿਮਟਣ ਵਾਲਿਆਂ ਨੂੰ ਨਕਾਰਦਾ ਸੀ l ਇਸ ਨੂੰ team ਲਈ ਘਾਤਕ ਸਮਝਿਆ ਸਮਝਦਾ ਤੇ ਆਪਣੇ ਸ਼ਬਦਾਂ ਵਿੱਚ ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ। ਸਾਂਵਲਾ ਰੰਗ, ਦਰਮਿਆਨਾ ਕੱਦ, ਸਿਰ ਤੇ ਵਾਲ ਬਿਨਾਂ ਚੀਰ ਪਿੱਛੇ ਨੂੰ ਵਾਹੇ ਹੋਏ, ਚਿੱਟੀ ਟੀਸ਼ਰਟ ਅਤੇ ਕਾਲੀ ਨਿੱਕਰ ਪਾਈ, ਉਹ ground ਦੇ ਬਾਹਰ ਬੈਠਾ ਗੂੜ੍ਹੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ ਤੇ ਤਾੜਦਾ, ਝਾੜਦਾ ਵਰਜਦਾ, ਖਿਡਾਰੀ ਉਸ ਨੂੰ ਸਤਿਕਾਰ ਨਾਲ ਮ~ ਦਾਦਾ ਆਖਦੇ ਜਿਸ ਦਾ ਬੰਗਾਲੀ ਵਿੱਚ ਅਰਥ ਹੁੰਦਾ ਹੈ ਵੱਡਾ ਭਰਾ ਭਾਵੇਂ ਧਿਆਨ ਚੰਦ ਵਰਗੇ ਖਿਡਾਰੀ ਦੁਨਿਆਦਾਰੀ ਤੇ ਪਦਾਰਥਿਕ ਲਈ ਨਹੀਂ ਖੇਡੇ ਪਰ ਫਿਰ ਵੀ ਪਰ ਫਿਰ ਵੀ ਉਹਨਾਂ ਦੀ ਖੇਡ ਪ੍ਰਾਪਤੀ ਦੀ ਦਾਦ ਦਿੰਦਿਆਂ, ਉਹਨਾਂ ਦੇ ਖੇਡ ਨੂੰ ਪਛਾਣਿਆ ਭਾਰਤ,

ਉਸਨੂੰ ਹੀ ਸਮਰਪਿਤ ਕੀਤਾ ਹੋਇਆ, ਧੰਨਵਾਦ।

ਹਾਂਜੀ, ਰੀਧਿਮਾ ਜ, ਮੇਰਾ ਨਾ telephone ਦਾ network ਨੀ ਆਰੇਹਾ ਹੈਗਾ ਮੈਂ ਪਿੰਡ ਪੰਦੋੜ ਰਹਨਾ, ਤੇ ਇਥੇ ਪਿਛਲੇ ਦੋ ਦਿਨਾ ਤੋ network ਨਾ ਚਾਉ ਮਾਉ ਕਰੀ ਜਾਂਦੇ, network ਆਓਂਦਾ ਨੀ ਹੈਗਾ, ਤੇ ਮੈਂ ਬੋਹੋਤ ਜਾਦਾ ਪਰੇਸ਼ਾਨ ਹੋਇਆ ਪਿਆ, ਤੇ ਹੁਣ ਮੈਨੂ ਦੱਸੋ ਜੀ ਮੈਂ ਕੀ ਕਰਾਂ?

ਹਾਂ ਇਥੇ ਜੀ ਆਪਾ ਨੂੰ ਆਉਣ ਲਗੀ ਆ ਆਉਣ ਲਗੀ ਆ ਜੀ ਏਹੇ ਦੋ ਦਿਨਾ ਤੋ ਆਉਣ ਲਗੇ ਜੀ madam ਦੋ ਦਿਨਾ ਤੋ ਨਹੀ ਨਹੀ madam ਇਹ ਜਗਹ ਜੁਗਹ ਤਾ ਬਦਲੀ ਨੀ ਆਪਾ ਨੇ ਹਾਂ ਹਾਂ ਹਾਂ ਹਾਂਜੀ ਸਹੀ ਗਲ ਸਹੀ ਗਲ

ਵਿੱਚ ਦੇਖੋ ਜੀ, ਪਹਲਾ, ਪਹਲਾ, ਕੀ ਕਰਨਾ, ਫੇਰ ਕੀ ਕਰਨਾ, ਹੋਲੀ ਹੋਲੀ ਦੱਸੋ ਜੀ

hello ਨਹੀ ਨਹੀ madam ਬੱਸ ਮੈਂ ਸੁਨ ਹੀ ਰਿਹਾ, ਜੀ ਤੁਹਾਡੀ ਗਲ ਬਾਤ ਹਾਂਜੀ, ਆ madam ਜੀ, ਮੈਂ ਤਾ ਜੀ ਦੇਖੋ ਨਾ ਪੜ੍ਹਿਆ ਲਿਖਿਆ ਹੈ ਨੀ, ਤੇ ਇਸ ਕਰ ਕੇ ਥੋਨੂ ਜੇਕਰ ਸਹੀ ਲਗਦਾ ਜੀ, ਓਹੀ ਕਰਦੋ ਬੱਸ ਮੈਨੂ ਕੀਤੇ ਜਾਣਾ ਨਾ ਪਵੇ online ਹੀ ਮੇਰੀ ਸਮਸਿਆ ਦਾ ਨਿਪਟਾਰਾ ਤੁਸੀਂ ਕਰ ਦੇਵੋ, ਤੇ madam ਜੀ, ਇਕ ਬੇਨਤੀ ਹੋਰ ਆ, ਤੇ ਤੁਸੀਂ ਨਾ ਓਹ ਕੁਛ ਅਜੇਹਾ ਕਮ ਕ੍ਰ੍ਦੇਓ ਕਿ ਜੀ ਮੇਰਾ ਜੇਹੜਾ network ਦ੍ਬਾਰਾ ਖਰਾਬ ਨਾ ਹੋਵੇ ਤੇ network ਵੀ ਬਦੀਆ ਚਲੇ ਇਹ ਕਮ ਤੁਸੀਂ ਆਪਣੇ ਵੱਲੋ ਕ੍ਰ੍ਦੇਓ ਮੈਂ ਥੋਡਾ ਜੀ ਬਹੋਤ ਤਨ੍ਵਾਦੀ ਹੋਵਾਂਗਾ ਮੈਂ ਏਸ ਵਿਸ਼ੇ ਤੇ ਕੀ ਥੋਡੇ ਨਾਲ ਬੱਸ ਇਹੀ ਆਪਣੇ ਵਿਚਾਰ ਸਾਂਜੇ ਕਰਨਾ ਚਉਂਦਾ ਹਾਂ, ਜੇ ਮੈਂ ਤੁਹਾਡੀ ਕਮ੍ਪਨੀ ਦਾ ਬੋਹੋਤ ਹੀ ਵਫ਼ਾਦਾਰ ਗ੍ਰਾਹਕ ਹਾਂ ਤੇ ਪਿਛਲੇ ਕਾਫੀ ਸਮੇ ਤੋਂ ਥੋਡੇ ਨਾਲ ਬਣਿਆ ਹੋਇਆ ਹਾਂ madam ਏਨੁ ਤੁਸੀਂ ਬੱਸ ਜੜੋਂ ਖਤਮ ਕ੍ਰ੍ਦੇਓ ਤੇ ਦੋਬਾਰਾ ਤੁਹਾਨੂ ਇਹ ਦਿੱਕਤ ਨੀ ਆਨੀ ਚਾਹੀਦੀ, ਬੱਸ ਇਹੀ ਬੇਨਤੀ ਹੈ ਜੀ, ਸਾਡੀ ਤਾਂ ਥੋਡੇ ਅੱਗੇ ਸਰ ਮੈਂ ਤੁਹਾਨੂੰ ਹਾਂਜੀ ਹਾਂਜੀ, ਮੈਂ ਤਿਆਰ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਕੋਟਕਪੁਰਾ ਤੋਂ ਬੋਲਦਾ ਜੀ ਮੇਰਾ ਪਿੰਡ ਹੈਗਾ ਕੋਟਕਪੁਰਾ, ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਜੀ ਮੈਂ ਜੀ ਪਹਿਲਾਂ ਤੋਂ ਸ਼ੁਰੂ ਤੋਂ ਮੈਂ ਛੇਵੀਂ class ਜਦੋਂ ਪੜ੍ਹਦਾ ਸੀਗਾ ਜੀ ਓਦੂ ਬਾਅਦ ਚ ਮੈਂ ਘਰੇ ਤੰਗ ਹੋਣ ਦੀ ਖਾਤਰ ਮੈਂ ਤੰਗ ਹੁੰਦੇ ਸੀਗੇ ਤੇ ਮੈਂ ਚਲਾ ਗਿਆ ਆਪਣੇ ਆਪਣਾ ਯੂਪੀ ਚ ਚੱਲਾ ਗਿਆ ਜੀ ਯੂਪੀ ਚ ਜਾ ਕੇ ਜੀ ਉੱਥੇ ਮੈਂ ਗੰਨਿਆਂ ਦਾ ਕੰਮ ਕੀਤਾ ਜੀ ਗੰਨਿਆਂ ਦੀ ਰੇਹੜੀ ਲਾਈ ਉੱਥੇ ਰੇਹੜੀ ਲਾ ਕੇ ਹੌਲੀ ਹੌਲੀ ਮੈਂ ਜਾਣੀ ਕਿ ਆਵਦਾ ਪਹਿਲਾਂ ਜਾ ਕੇ ਮੈਂ ਆਪਣਾ ਕੰਮ ਮੈਂ ਆਵਦਾ ਪਹਿਲਾਂ ਜਾ ਕੇ ਹੌਲੀ ਹੌਲੀ ਹੋਰ ਕੰਮ ਕੀਤਾ l Hotel ਤੇ ਹੌਲੀ ਕੰਮ ਕਰਕੇ ਆਵਦਾ hotel ਤੇ ਕੰਮ ਕਰਕੇ ਮੈਂ ਭਾਂਡੇ ਵੀ ਮਾਂਜੇ ਜੀ, ਸਾਰਾ ਕੁਛ ਕੀਤਾ ਉੱਥੇ ਹੌਲੀ ਹੌਲੀ ਮੈਂ ਆਵਦਾ ਇੰਜਣ ਬਣਾ ਲਿਆ ਇੰਜਣ ਬਣਾ ਕੇ ਓਦੂ ਬਾਅਦ ਦੇ ਵਿੱਚ ਚੱਲ ਇੰਜਣ ਬਣਾ ਕੇ ਰੱਖ ਲਿਆ ਫਿਰ ਮੈਂ ਕੰਮ ਕਰਦਾ ਰਿਹਾ ਯੂਪੀ ਚ ਜਾ ਕੇ ਜੀ ਤੇ ਓਦੂ ਬਾਅਦ ਚ ਮੈਂ ਇੰਜਣ ਖਰੀਦਣ ਤੋਂ ਬਾਅਦ ਚ ਓਦੂ ਬਾਅਦ ਚ ਮੈਂ ਰੇਹੜੀ ਅਹ ਦੂਜੀ ਗੰਨੇ ਦੇ juice ਵਾਲੀ ਖਰੀਦ ਲਈ ਜੀ ਓਦੂ ਬਾਅਦ ਦੇ ਵਿੱਚ ਮੈਂ ਜਾ ਕੇ ਆਵਦਾ

ਜੂ~ juice ਦਾ ਕੰਮ ਮੈਂ ਬਹੁਤ ਵਧੀਆ ਕਰ ਲਿਆ ਓਦੂ ਬਾਅਦ ਦੇ ਵਿੱਚ ਮੇਰਾ ਬਹੁਤ ਹੀ ਵਧੀਆ ਕੰਮ ਚੱਲਿਆ ਯੂਪੀ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਮੈਂ ਤਾਂ ਕੀਤਾ ਜੀ ਜਾ ਕੇ ਜੀ ਉੱਥੇ ਮੇਰਾ ਉੱਥੇ ਯੂਪੀ ਚ ਗੰਨਿਆਂ ਦੀ ਖੇਤੀ ਬਹੁਤ ਹੁੰਦੀ ਆ ਜੀ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 ਗੰਨਿਆਂ ਦੀ ਖੇਤੀ ਕੀਤੀ ਗੰਨਿਆਂ ਦੀ ਜਾਣੀ ਕਿ ਖੇਤੀ ਵੇਖੀ ਵੀ ਜਾ ਕੇ ਵੀ ਬਹੁਤ ਜਿਆਦਾ ਖੰਨੇ ਗੰਨੇ ਖੜ੍ਹੇ ਆ ਤੇ ਮੈਂ ਚੱਲ ਉੱਥੇ ਓਸੇ ਕਰਕੇ ਮੈਂ ਜਾ ਕੇ juice ਦਾ ਕੰਮ ਕਰ ਲਿਆ। ਫਿਰ ਮੈਂ ਉੱਥੇ ਗੰਨਿਆਂ ਵਾਲੇ ਮਾਲਕ ਖੇਤ ਵਿੱਚ ਗਿਆ ਖੇਤ ਜਾ ਕੇ ਜਦੋਂ ਮੈਂ ਉਹ ਗੰਨਿਆਂ ਵਾਲੇ ਮਾਲਕ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਵੀ ਠੀਕ ਆ ਬੇਟਾ ਜੇ ਤੂੰ ਕੰਮ ਕਰਨਾ ਤਾਂ ਵੀ ਜੇ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

ਮੈਂ ਉੱਥੇ ਗੰਨਿਆਂ ਦੀ ਰੇਹੜੀ ਚੱਲ ਆਵਦਾ ਸਾਰਾ ਕੁੱਝ ਖਰੀਦ ਲਿਆ ਜਦੋਂ ਮਾਲਕ ਕੋਲੇ ਗਿਆ ਗੰਨੇ ਵਾਲੇ ਕੋਲੇ, ਉਹ ਕਹਿੰਦਾ ਵੀ ਕੋਈ ਨੀ ਤੂੰ ਹਜਾਰ ਕੁ ਹੈ ਕਿਹੜੇ ਤੇ ਮੈਂ ਉਹਨੂੰ ਦੱਸਿਆ ਵੀ ਸੁਖਮਣ ਦਾ ਢਾਬਾ ਏ ਤੇ ਓਦੂ ਬਾਅਦ ਦੇ ਵਿੱਚ ਜਦੋਂ ਮੈਨੂੰ ਉਨ੍ਹਾਂ ਨੇ ਦੱਸਿਆ ਕੀ ਠੀਕ ਆ ਵੀ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਇਹ ਸੁਖਮਣ ਦਾ ਢਾਬਾ ਏ ਉਹ ਕਹਿੰਦੇ ਵੀ ਚੱਲ ਕੋਈ ਗੱਲ ਨੀ ਜੇ ਸੁਖਮਣ ਦਾ ਢਾਬੇ ਤੇ ਕਰਨ ਲੱਗਿਆ ਤਾਂ ਤੈਨੂੰ ਤੂੰ

ਪੰਜਾਬੀ ਭਰਾ ਸੀਗਾ ਜੀ ਮੈਨੂੰ ਕਹਿੰਦਾ ਜੀ ਜਾ ਪੁੱਤ ਤੂੰ ਜਾ ਵੀ ਆਵਦਾ ਗੰਨਾ ਕੰਮ ਕਰ ਤੇਰਾ ਕੰਮ ਉੱਥੇ ਬਹੁਤ ਚੱਲੂਗਾ ਮੈਨੂੰ ਕਹਿੰਦਾ ਕੋਈ ਗੱਲ ਨੀਂ ਜੇ ਤੇਰੇ ਗੰਨਿਆਂ ਦਾ ਕੰਮ ਨਾ ਚੱਲਿਆ ਹਜਾਰ ਤੂੰ ਗੰਨਾ ਦੋ ਹਜਾਰ ਦਾ ਲੈਜਾ ਚੱਲ ਜੇ ਨਾ ਚੱਲਿਆ ਸਾਡਾ ਹਜਾਰ ਗਿਆ ਉਹ ਮੈਨੂੰ ਇਹੋ ਜਿਹਾ ਬੰਦਾ ਮਿਲਿਆ ਸੀ ਤੇ ਉਹਨੇ ਮੈਨੂੰ ਪੌਂ ਬਾਰਾਂ ਹੀ ਕਰਾਤੀ ਜੀ

ਪਿੱਛਲਾ ਉਹਦਾ ਹਜਾਰ ਰੁਪਈਆ ਸੀਗਾ ਉਹ ਵੀ ਦੇ, ਉਹ ਤਾਂ ਮੈਂ ਉਹਦਾ ਤੀਜੇ ਚੌਥੇ ਦਿਨ ਹੀ ਮੋੜਤਾ ਸੀਗਾ ਉਹ ਜਾਣੀ ਕਿ ਮੈਂ ਓਹਨੂੰ ਗੰਨਿਆਂ ਜਦੋਂ ਚੌਥੇ ਦਿਨ ਮੈਂ ਪੈਸੇ ਮੌੜੇ ਨਾ ਓਹਨੂੰ ਗੰਨਿਆਂ ਦੇ

ਅਹ ਵੀ ਆ ਢਾਬੇ ਤੇ, ਪਹਿਲਾਂ ਢਾਬੇ ਤੇ ਰਹਿੰਦਾ ਸੀਗਾ ਤੇ ਹੁਣ ਇੱਥੇ ਜਿੱਥੇ ਮੈਂ ਗੰਨੇ ਲਾਏ ਆ ਰੇਹੜੀ ਲਾਈ ਹੈ ਆਵਦੀ, ਉੱਥੇ ਮੈਂ ਕਿਹਾ ਜੀ ਝੋਪੜੀ ਜਿਹੀ ਬਣਾ ਲਈ ਮੈਂ ਰਹਿਣ ਵਾਸਤੇ ਓਦੋਂ ਗਰਮੀ ਦਾ ਸੀਗਾ ਜੀ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 ਤੇ ਉਹ ਖੇਤ ਸੀ ਮੈਨੂੰ ਕਹਿੰਦੇ ਜੇ ਏਥੇ ਰਹਿਣਾ ਤਾਂ ਏਥੇ ਸਾਡੇ ਏਥੇ ਖੇਤ ਆ ਜਾਇਆ ਕਰ ਤੂੰ ਵਧੀਆ ਬੰਦਾ ਲੱਗਦਾ ਮੈਂ ਕਿਹਾ ਨਈਂ ਜੀ ਮੈਂ ਜੇ ਥੋਡੇ ਖੇਤ ਰਿਹਾ ਮੇਰੇ ਮੈਂ ਗੰਨਿਆਂ ਦਾ ਕੰਮ ਕਰਦਾ ਜੀ ਮੇਰੇ ਸਾਹਮਣੇ ਗੰਨੇ ਰਹਿਣ ਤੇ ਮੈਂ ਏਥੋ ਦੋ ਦੋ ਵੀ ਥੋਡੇ ਲਿਜਾਂਦਾ ਰਿਹਾ ਉਹ ਮੁੜ ਕੇ ਹੱਸਣ ਲੱਗ ਗਏ, ਉਹ ਕਹਿੰਦੇ ਨਈਂ ਪੁੱਤ ਤੂੰ ਇਹੋ ਜਿਹਾ ਨਹੀਂ ਗਾ ਬੰਦਾ ਤੈਨੂੰ ਅਸੀਂ ਦੇਖ ਲਿਆ ਤੂੰ ਵਧੀਆ ਬੰਦਾ ਹੈ ਤੇ ਮੈਂ ਕਿਹਾ ਨਹੀਂ ਚੱਲ ਕੋਈ ਨੀ ਮੈਨੂੰ ਕਮਰਾ ਦਵਾ ਦਿਉ ਫਿਰ ਉਹਨਾਂ ਨੇ ਹੌਲੀ ਹੌਲੀ ਮੇਰਾ ਇੰਨਾਂ ਵਧੀਆ ਕੰਮ ਚੱਲ ਪਿਆ ਜੀ ਮੈਂ ਮੁੜ ਕੇ ਦੋ ਮੁੰਡੇ ਰੱਖ ਲਏ ਨਾਲ ਅਹ ਮੈਂ ਮੁੜ ਕੇ ਐਂ ਇਕੱਲਾ ਅਹ juice ਉਹ ਕੱਢਦੇ ਉਹ ਸੀ ਮੁੰਡੇ ਮੈਂ juice ਪਾ ਕੇ ਦੇ ਦਿੰਦਾ ਸੀ ਤੇ ਪੈਸੇ ਫੜ ਲੈਂਦਾ ਸੀ ਲੋਕਾਂ ਤੋਂ ਚੱਲ ਏਨਾਂ ਵਧੀਆ ਕੰਮ ਚੱਲਿਆ ਮੇਰਾ ਉੱਥੇ ਤੇ ਚੱਲੋ ਓਦੋ ਬਾਅਦ ਦੇ ਵਿੱਚ ਮੈਂ ਚਲੋ ਉਸੇ ਗੰਨੇ ਆਲੇ ਖੇਤ ਆਲੇ ਕੋਲੇ ਗਿਆ ਮੈਂ ਕਿਹਾ ਜੀ ਹੁਣ ਮੈਨੂੰ ਕਮਰਾ ਦਵਾ ਦਓ ਵੀ ਹੁਣ ਮੈਨੂੰ ਚਾਰ ਪੈਸੇ ਬਚਦੇ ਆ ਚੱਲ ਓਦੂ ਬਾਅਦ ਦੇ ਵਿੱਚ ਉਹ ਉਹਨਾਂ ਨੇ ਮੈਨੂੰ ਕਮਰਾ ਦਵਾਤਾ ਜੀ ਓਥੇ ਓਦੂ ਬਾਅਦ ਚ ਮੈਂ ਘੱਟੋ ਘੱਟ ਵੀ ਸੱਤ ਮਹੀਨੇ ਕੰਮ ਕੀਤਾ ਜੀ ਓਥੇ ਮੈਂ ਠੀਕ ਆ ਜੀ ਪਹਿਲਾਂ ਤਿੰਨ ਮਹੀਨੇ ਤਾਂ ਮੈਂ juice ਦਾ ਕੰਮ ਕੀਤਾ ਓਦੂ ਬਾਅਦ ਦੇ ਵਿੱਚ ਉਹ ਨਾਲ ਹੀ ਉੱਥੇ ਮੈਂ ਆਹ ਅਹ ਠੰਢੇ ਠੁੰਢੇ ਹੋਰ ਸਮਾਨ ਰੱਖ ਲੈਂਦਾ ਸੀ, ਓਦੂ ਬਾਅਦ ਦੇ ਵਿੱਚ ਜਦੋਂ juice ਦਾ ਕੰਮ ਖਤਮ ਹੋ ਗਿਆ ਜੀ ਠੰਡ ਆ ਗਈ, ਠੰਡ ਆ ਗਈ ਤੇ ਓਦੂ ਬਾਅਦ ਚ ਮੈਂ ਚਾਹ ਦਾ ਕੰਮ ਚਲਾ ਲਿਆ ਜੀ ਓਥੇ ਓਦੂ ਬਾਅਦ ਦੇ ਵਿੱਚ ਚਾਹ ਦਾ ਵੀ ਚਾਹ ਦਾ ਜਦੋਂ ਕੰਮ ਚਲਾਇਆ ਤੇ ਜਿਹੜੇ ਢਾਬੇ ਤੇ ਮੈਂ ਕੰਮ ਕਰਦਾ ਸੀ hotel ਤੇ ਉਹ ਮੈਨੂੰ ਕਹਿਣ ਲੱਗ ਗਏ ਕਹਿੰਦੇ ਵੀ ਤੂੰ ਵੀ ਚਾਹ ਦਾ ਕੰਮ ਨੀ ਏਥੇ ਕਰ ਸਕਦਾ ਮੈਂ ਕਿਹਾ ਵੀ ਮੈਂ ਆਹ ਜਗ੍ਹਾ ਦਾ ਕਰਾਇਆ ਭਰਦਾ ਹੈਂ, ਤੇ ਵੀ ਤੁਹਾਡਾ ਢਾਬਾ ਤਾਂ ਮੈਂ ਦੋ ਢਾਬੇ ਸੀ ਦੋਵਾਂ ਢਾਬਿਆਂ ਦੇ ਵਿਚਾਲੇ ਆਂ ਮੈਂ ਕਿਹਾ ਜੀ, ਓਥੇ ਸਾਮਣੇ ਦੁਕਾਨਾਂ ਵਾਲੇ ਸੀਗੇ ਓਹ ਮੈਥੋਂ ਮੰਗਾਉਣ ਲੱਗ ਗਏ ਤੇ ਓਹ ਚੱਲ ਢਾਬੇ ਵਾਲੇ ਕਹਿਣ ਲੱਗ ਗਏ ਕਹਿੰਦੇ ਨਈਂ ਅਸੀਂ ਤੇਰਾ ਏਥੇ ਕੰਮ ਚੱਲਣ ਨੀ ਦੇਣਾ ਮੁੜ ਕੇ ਓਦੂ ਬਾਅਦ ਚ ਮੈਂ ਉਹਦੇ ਕੋਲੇ ਗਿਆ ਫਿਰ ਆਪਣੇ ਕੋਲੇ ਗੰਨੇ ਆਲੇ ਕੋਲੇ ਗਿਆ ਜਿਹਨੇ ਮੈਨੂੰ ਕਮਰਾ ਦਵਾਇਆ ਸੀ ਉਹਨੂੰ ਮੈਂ ਕਿਹਾ ਮੈਂ ਕਿਹਾ ਜੀ ਇਉਂ ਕਰਕੇ ਵੀ ਮੈਨੂੰ ਉਹ ਕਹਿੰਦੇ ਵੀ ਅਸੀਂ ਤੈਨੂੰ ਏਥੇ ਕੰਮ ਨੀ ਚੱਲਣ ਦੇਣਾ ਓਹ ਕਹਿੰਦੇ ਵੀ ਕਿਹੜਾ ਕਹਿੰਦਾ ਓਹ ਉਹ ਤੋਂ ਵੀ ਵੱਡਾ ਚੌਧਰੀ ਚੌਧਰੀ ਸੀਗਾ ਕੋਈ ਓਹ ਚੰਗਾ ਸੀ ਜਿਹਦੇ ਖੇਤ ਸੀ, ਓਹਨੇ ਮੈਨੂੰ ਮੈਨੂੰ ਕਹਿੰਦਾ ਵੀ ਚੱਲ ਕੋਈ ਨੀ,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

ਚੌਧਰੀ ਦੀ ਓਹ ਕਹਿੰਦੇ ਵੀ sir ਤੁਸੀਂ ਤੇ ਓਹ ਕਹਿੰਦੇ ਵੀ ਆਹ ਮੁੰਡਾ ਕਹਿੰਦਾ ਵੀ ਸਾਡਾ ਆਵਦਾ, ਤੁਸੀਂ ਇਹਦਾ ਕੰਮ ਨੀ ਚੱਲਣ ਦਿੰਦੇ, ਕੀ ਗੱਲ ਆ ਵੀ ਇਹਨੇ ਆਵਦਾ ਕਰਕੇ ਖਾਣਾ, ਤੁਸੀਂ ਆਵਦਾ ਕਰਕੇ ਖਾਣਾ ਤੇ ਓਦੂ ਬਾਅਦ ਦੇ ਵਿੱਚ ਉਹ ਢਾਬੇ ਆਲੇ ਜਿਹੜੇ ਨੌਕਰ ਸੀਗੇ ਓਹ ਸੀ ਓਨਾਂ ਦਾ, ਜਿਹੜਾ ਓਥੇ manager ਸੀਗਾ ਕੰਮ ਕਰਦਾ ਸੀ ਅਹ ਓਹ ਕਹਿੰਦਾ ਵੀ ਕੋਈ ਨੀ ਸ਼ਾਮ ਨੂੰ ਵੀ ਸਾ~ ਵੀ ਸਾਡੇ ਅੱਜ ਬਾਈ ਜੀ ਬਾਹਰ ਗਏ ਆ ਵੀ ਉਹ ਸ਼ਾਮ ਨੂੰ ਛੇ ਵਜੇ ਆਉਣਗੇ ਤੇ ਵੀ ਓਹ ਕਹਿੰਦਾ ਵੀ ਕੋਈ ਗੱਲ ਨੀ ਕਹਿੰਦੇ ਵੀ ਇਹ ਮੁੰਡੇ ਦਾ ਕੰਮ ਏਥੇ ਤੁਸੀਂ ਰੋਕ ਨੀ ਸਕਦੇ ਸ਼ਾਮ ਨੂੰ ਛੇ ਵਜੇ ਫੇਰ ਆਉਂਗਾ, ਚੱਲ ਦੂਜੇ ਦਿਨ ਓਹ ਪੰਜ ਵਜੇ ਹੀ ਆ ਗਿਆ ਮੈਂ ਦੋ ਦਿਨ ਮੇਰਾ ਕੰਮ ਬੰਦ ਰਿਹਾ ਜੀ ਓਥੇ ਤੇ ਦੂ~ ਮੈਂ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 ਵੀ ਓਹਨਾਂ ਨੂੰ ਕਹੋ ਜਾ ਕੇ ਮੇਰੇ ਨਾਲ ਚੱਲੋ ਮੁੜ ਕੇ ਓਹ ਪੰਜ ਵਜੇ ਮੇਰੇ ਨਾਲ ਤੁਰ ਪਿਆ ਅਸੀਂ ਸਾਢੇ ਪੰਜ ਵਜੇ ਨੂੰ ਫੇਰ ਓਥੇ ਆ ਗਿਆ ਅੱਡੇ ਤੇ hotel ਤੇ ਜਾ ਵੜੇ, ਮੁੜਕੇ ਓਹ ਬੈਠਾ ਸੀਗਾ ਬਾਈ ਢਾਬੇ ਆਲਾ, ਉਹ ਕਹਿੰਦਾ ਵੀ ਹਾਂ, ਉਹ ਓਹਨੂੰ ਚੰਗੀ ਤਰ੍ਹਾਂ ਓਹਨੇ ਬੁਲਾਇਆ ਆਓ ਜੀ ਚੌਧਰੀ ਸਾਹਬ ਆਓ ਜੀ ਚੌਧਰੀ ਸਾਹਬ ਓਹ ਕਹਿੰਦਾ ਵੀ ਆਹਾ ਤੁਸੀਂ ਵੀ ਇਹਨੂੰ ਮੁੰਡੇ ਨੂੰ ਕੰਮ ਨੀ ਕਰਨ ਦਿੰਦੇ ਓਹ ਕਹਿੰਦਾ ਵੀ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

ਮੇਰੀ ਜੁੰਮੇਦਾਰੀ ਲੈ ਲਈ ਸਾਰਾ ਅਹ ਕਰ ਲਿਆ ਤੇ ਓਦੂ ਬਾਅਦ 'ਚ ਮੈਂ ਚੱਲ ਦੂ~ ਤੀਜੇ ਦਿਨ ਜਾ ਕੇ ਫੇਰ ਮੈਂ ਕੰਮ ਚਲਾਤਾ ਚਾਹ ਦਾ ਤੇ ਓਦੂ ਬਾਅਦ 'ਚ ਸਾਹਮਣੇ ਦਕਾਨਾਂ ਆਲੇ ਪਰ ਐਂ ਆ ਵੀ ਉਹਨਾਂ ਦਾ ਬਹੁਤ ਜਿਆਦੇ ਫ਼ਰਕ ਪੈ ਗਿਆ ਜੀ, ਢਾਬੇ ਆਲੇ ਜਿਹੜੇ ਸਾਹਮਣੇ ਦਕਾਨਾਂ ਆਲੇ ਓਨਾਂ ਤੋਂ ਚਾਹ ਚੂਹ ਮੰਗਾਉਂਦੇ ਸੀ, ਓਹ ਸਾਰੇ ਕਿਉਂ ਓਹ ਕੱਲੀ ਖੰਡ ਦੀ ਚਾਹ ਬਣਾਉਂਦੇ ਸੀਗੇ ਮੈਂ ਵਿੱਚ ਆਹ ਗੁੜ ਗੂੜ, ਸੱਕਰ ਸੂਕਰ ਪਾ ਕੇ ਵਧੀਆ ਚਾਹ ਬਣਾਉਂਦਾ ਸੀਗਾ ਓਦੂ ਬਾਅਦ ਦੇ ਵਿੱਚ ਉਹ ਮੈਨੂੰ ਕਹਿੰਦੇ ਵੀ ਗੱਲ ਈ ਕੋਈ ਨੀ ਸਾਰੇ ਦਕਾਨਾਂ ਆਲੇ ਉਹਨਾਂ ਨੂੰ ਮੈਂ ਮੈਨੂੰ ਕਹਿੰਦੇ ਵੀ ਤੂੰ ਪਰਚੀਆਂ ਛਪਾਲਾ ਤੇ ਮੈਂ ਉਹ ਪਰਚੀ ਛਪਾਲੀ ਹਜਾਰ ਰੁਪਈਏ ਦੀ, ਓਹ ਦਕਾਨਾਂ ਆਲੇ ਕੀ ਕਰਦੇ ਸੀ ਹਜਾਰ ਰੁਪਈਆ ਦੇ ਕੇ, ਓਹ ਕਹਿੰਦੇ ਵੀ ਨਾਲੇ ਤੇਰਾ ਕੰਮ ਵੀ ਨਵਾਂ ਨਵਾਂ ਤੇਰਾ ਕੰਮ ਵਧੀਆ ਚੱਲ ਜਾਊਗਾ, ਉਹ ਮੈਂ ਉਹਨਾਂ ਨੂੰ ਪਰਚੀਆਂ ਮੈਨੂੰ ਜਾਣੀ ਕਿ ਓਹ ਪੈਂਦੀ ਸੀ ਪਰਚੀ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 ਤੇ ਜਦੋਂ ਜ~ ਪਰਚੀ ਲੈ ਕੇ ਆਉਂਦੇ ਸੀ ਤੇ ਮੈਂ ਓਨਾਂ ਨੂੰ ਚਾਹ ਭੇਜ ਦਿੰਦਾ ਸੀ, ਪਰਚੀਆਂ ਦੇ ਜਾਂਦੇ ਸੀ ਓਹ ਮੇਰੇ ਕੋਲੇ ਚਾਰ ਚਾਰਾਂ ਦੁਕਾਨਾਂ ਦਾ ਪਹਿਲਾਂ ਮੇਰੇ ਕੋਲੇ ਚਾਰ ਹਜਾਰ ਰੁਪਈਆ ਆ ਗਿਆ ਸੀਗਾ।

ਇਵੇਂ ਯੂਪੀ ਚ ਬਹੁਤ ਵਧੀਆ ਕੰਮ ਚੱਲਿਆ ਜੀ, ਹੁਣ ਆਵਦਾ ਮੈਂ stand ਤੇ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ। ਮੈਂ ਭਨੋੜ ਦਾ ਰਹਿਣ ਵਾਲਾ ਹਾਂ ਮੇਰਾ ਪਿੰਡ ਬਹੁਤ ਵਧੀਆ ਹੈ ਮੈਂ ਦਸਵੀਂ class ਵਿੱਚ ਪੜ੍ਹਦਾ ਹਾਂ ਮੈਂ ਅਹ ਬਹੁਤ ਵਧੀਆ ਪੜ੍ਹਦਾ ਹਾਂ ਮੇਰੇ School ਵਿੱਚ ਬਹੁਤ ਦੋਸਤ ਹੈ ਤੇ ਮੈਂ ਪੇਪਰਾਂ ਵਿੱਚ ਵੀ ਪਾਸ ਹੋਣਾ ਚਾਹੁੰਦਾ ਚਾਹੁੰਦਾ ਹਾਂ ਤੇ ਹੁਣ ਮੈਂ ਰੋਜ਼ school ਜਾਂਦਾ ਹਾਂ ਤੇ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 ਬਹੁਤ ਵਧੀਆ ਪੜ੍ਹਦਾ ਹੈ ਤੇ ਬਹੁਤ ਵਧੀਆ ਮੇਰਾ ਮਿੱਤਰ ਹੈ ਤੇ ਵਧੀਆ class fellow ਵੀ ਹੈ ਤੇ ਇੱਕ ਮੇਰਾ ਦੋਸਤ ਹੈ ਖਾਨ ਜਿਸਦੀ ਆਪਣੀ ਕਰਿਆਨੇ ਦੀ ਦੁਕਾਨ ਹੈ ਉਹ ਵਧੀਆ ਬੰਦਾ ਹੈ ਤੇ ਉਹ ਕਿਸੇ ਨੂੰ ਉਧਾਰ ਉਧਾਰ ਸੁਧਾ~ ਦੇਣ ਤੋਂ ਮਨਾ ਨਹੀਂ ਕਰਦਾ ਤੇ ਉਹ ਹਰ ਇੱਕ ਗ਼ਰੀਬ ਬੰਦੇ ਦੀ ਮਦਦ ਕਰਦਾ ਹੈ।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

ਗੇੜੀ ਗੂੜੀ ਲਾਉਂਦੇ ਹਾਂ ਗੇੜੀ ਲਾਉਣ ਜਾਂਦੇ ਹਾਂ ਤੇ ਅਸੀਂ ਅਹ ਗ਼ਰੀਬ ਲੋਕਾਂ ਦੀ ਮਦਦ ਵੀ ਕਰਦੇ ਹਾਂ ਤੇ ਭੁੱਖੇ ਨੂੰ ਰੋਟੀ ਵੀ ਖਵਾ ਖਵਾਉਂਦੇ ਹਾਂ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 ਅਸੀਂ ਕੁੜੀਆਂ ਚਿੱੜੀਆਂ ਵੀ ਦੇਖੀ ਜਾਂਦੇ ਹਾਂ ਤੇ ਅਸੀਂ ਵਧੀਆ ਮਤਲਬ ਕਿ ਆਪਣਾ time pass ਕਰਦੇ ਹਾਂ ਜੀ ਤੇ ਸਾਡੇ ਪਿੰਡ ਇੱਕ doctor ਹੈ ਜੀ ਕਸੋਰੀ ਜੀ ਉਹ ਦਵਾਈ ਬਹੁ~ ਉਹ ਦਵਾਈ ਬਹੁਤ ਮਹਿੰਗੀ ਦਿੰਦਾ ਹੈ ਤੇ ਘੱਟ ਦਵਾਈ ਮਤਲਬ ਪੈਸੇ ਬਹੁਤ ਜ਼ਿਆਦਾ ਲੈਂਦਾ ਹੈ ਤੇ ਆਰਾਮ ਵੀ ਨੀ ਆਉਂਦਾ ਹੈਗਾ ਤੇ ਇੱਕ ਹੋਰ doctor ਹੈਗਾ ਜੀ ਉਹ ਵੀ ਦਵਾਈ ਵਧੀਆ ਦਿੰਦਾ ਹੈ ਤੇ ਤੀਹ ਰੁਪਏ ਦੀ ਦੇ ਦਿੰਦਾ ਹੈ ਤੇ ਇੱਕ ਸਾਡੇ ਪਿੰਡ dispensary ਵੀ ਹੈ ਜਿੱਥੇ ਪੋਲੀਓ ਦੇ ਟੀਕੇ ਲੱਗਦੇ ਹਨ ਤੇ ਇੱਥੇ ਇਹ ਨਾ ਚਣਾ ਕੰਮ ਕਰਦਾ ਹੈ ਸਫ਼ਾਈ ਦਾ ਕਰਦਾ ਹੈ ਉਹ ਉਹ ਕਿਸੇ ਨੂੰ dispensary ਦੇ ਅੰਦਰ ਨਹੀਂ ਵੜਨ ਦਿੰਦਾ ਤੇ ਉਹ ਸਾਰਾ ਪਿੰਡ ਵਿੱਚ ਕੁੱਤੇ ਦੀ ਤਰ੍ਹਾਂ ਘੁੰਮਦਾ ਰਹਿੰਦਾ ਹੈ ਤੇ ਉਹ ਖ਼ਬਰਾਂ ਪੜ੍ਹਦਾ ਹੈ ਤੇ ਅਖ਼ਬਰਾ ਆਪਦਾ ਸਾਡੇ ਪਿੰਡ ਰੋਜ਼ ਜੀ ਤੇ ਅਸੀਂ ਹੁਣ ਮੈਸਾਂ ਚਰਾਉਣ ਜਾਣਾ ਹੈ ਜੀ, ਬਾਕੀ ਅਸੀਂ ਤਾਂ ਹੁਣ ਗੋਹਾ ਵੀ ਗਿਰ ਕੇ ਆਉਣਾ ਜੀ ਮੈਸਾਂ ਬਹੁਤ pollution ਕਰਤੀਆਂ ਹੈ ਜੀ ਹਮ ਹੁਣ ਸ਼ਾਮ ਨੂੰ ਧਾਰਾਂ ਕਾ time ਹੋ ਜਾਣਾ ਜੀ ਮੇਰੇ ਯਾਰ ਦੋਸਤ ਆ ਜੀ ਉਹ ਗਿਆ ਵਾ ਜੀ ਹੁਣ ਮੇਰਾ ਜੀਅ ਨੀ ਲੱਗ ਰਿਹਾ ਜੀ ਮੈਂ ਹੁਣ ਕਿਆ ਕਰਾਂ ਜੀ ਇੱਧਰ ਉੱਧਰ time pass ਕਰਦੇ ਫਿਰ ਰਹੇ ਹਾਂ ਜੀ ਬਾਕੀ ਅਹ ਸਾਡਾ ਪਿੰਡ ਬਹੁਤ ਵਧੀਆ ਹੈ ਜੀ ਆਇਓ ਜੀ ਕਦੇ ਗੇੜਾ ਗੇੜਾ ਗੇੜਾ ਮਾਰਿਓ ਜੀ ਤੇ ਆਪਣੇ ਮਤਲਬ ਪਿੰਡ 'ਚ ਸਾਡੇ ਕਿਰਾਏਦਾਰ ਬਹੁਤ ਹੋ ਗਏ ਜੀ ਹੁਣ ਪਹਿਲਾਂ ਨਾਲੋਂ ਬਹੁਤ ਸਾਡਾ ਪਿੰਡ ਗੰਦਾ ਹੋ ਗਿਆ ਜੀ ਲ~ ਲੋਕ ਜੀ ਬਹੁਤ Pollution ਕਰਦੇ ਹੈ ਜੀ ਅਸੀਂ ਸਫ਼ਾਈ ਕਰਦੇ ਰਹਿੰਦੇ ਹਾਂ ਜੀ ਆਪਣੇ ਪਿੰਡ ਦੀ ਚਲੋ ਵੀ ਸਾਡਾ ਪਿੰਡ ਹੈ ਜੀ ਅਸੀਂ ਹਾਲ ਚਾਲ ਪੁੱਛਦੇ ਰਹਿੰਦੇ ਹਾਂ ਜੀ ਲੋਕਾਂ ਦਾ ਜਿਹੜਾ ਮਾੜਾ ਚੰਗਾ ਹੈ ਜੀ ਬੁੜਾ ਬਜ਼ੁਰਗ ਹੈ ਜੀ ਕੋਈ ਅਸੀਂ ਇਵੇਂ ਹੀ ਹਾਲ ਚਾਲ ਪੁੱਛੀ ਜਾਂਦੇ ਹਾਂ ਜੀ ਤੇ ਕੋਈ ਬਿਮਾਰ ਹੋਵੇ ਜੀ ਅਸੀਂ ਦਵਾਈ ਵੀ ਦਵਾ ਦਿੰਦੇ ਹਾਂ ਕਿਸੇ ਦਾ accident ਹੋ ਗਿਆ ਜੀ ਤਾਂ ਅਸੀਂ ਤਾਂ ਅਸੀਂ ਉਹਨੂੰ hospital ਵੀ ਲੈ ਕੇ ਜਾਂਦੇ ਹਾਂ ਜੀ ਸਾਡੇ ਮਤਲਬ ਕਿ ਇੱਥੇ ਹੈ ਜੀ ਕੋਈ ਲੜਾਈ ਲੜੂਈ ਹੋ ਜਾਏ ਜੀ ਪਰਚਾ ਦਰਜ਼ ਕਰਵਾਉਣਾ ਹੋਵੇ ਜੀ ਅਸੀਂ ਕਰਾ ਪਰਚਾ ਦਰਜ਼ ਹੁੰਦਾ ਹੈ ਜੀ ਜੇ ਕਰਵਾਉਣਾ ਹੋਵੇ ਕੋਈ ਲੜਾਈ ਹੋਵੇ ਜੀ ਕਿਸੇ ਨੇ ਸਿਰ ਪਾੜ ਤਾ ਕੋਈ ਕੁਛ ਹੋ ਗਿਆ ਜੀ ਕੋਈ ਫੱਟੜ ਹੋ ਗਿਆ ਕਿਸੇ ਤਰ੍ਹਾਂ ਜੀ ਬਸ ਏਦਾਂ ਹੀ ਆਪਾਂ time pass ਕਰਦੇ ਫਿਰੀ ਜਾਂਦੇ ਹਾਂ ਜੀ ਬਾਕੀ ਨਜ਼ਾਰੇ ਲੈਂਦੇ ਹਾਂ ਜ਼ਿੰਦਗੀ ਦੇ ਸਵਾਦ ਕੁੱਟ ਰਹੇ ਜੀ ਕਦੇ ਕਰਨ ਓਜਲਾ ਸੁਣ ਲਿਆ ਜੀ ਕਦੇ ਸਿੱਧੂ ਮੂਸੇਵਾਲਾ ਸੁਣ ਲਿਆ ਜੀ ਸਿੱਧੂ ਮੂਸੇਵਾਲਾ ਵਾ ਜੀ ਬਹੁਤ ਵਧੀਆ ਬੰਦਾ legend ਬੰਦਾ ਜੀ ਉਹ ਵੀ ਦੂਸਰਾ ਤੇ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 ਕੋਈ time table ਨੀ ਹੈ ਇਨਕਾ ਜੀ ਫਿਰ ਰਹੇ ਜੀ ਮੈਡਮਾਂ ਨੂੰ ਵੀ ਕੋਈ ਸ਼ਰਮ ਸ਼ੁਰਮ ਨੀ ਜੀ ਹੈ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 ਪੜ੍ਹਦੇ ਵੀ ਨੀ ਹੈ ਜੀ ਬਸ ਕੋਈ ਦਾਰੂ ਪੀ ਕੇ ਪਿਆ ਜੀ ਕੋਈ ਕਿਤੇ ਪਿਆ ਜੀ ਕੋਈ ਠੇਕੇ ਕੇ ਬਾਹਰ ਪਿਆ ਜੀ ਕੋਈ ਰੰਬ ਪੀ ਰਿਹਾ ਕੋਈ ਢੋਲਕ ਪੀ ਰਿਹਾ ਜੀ ਕੋਈ ਪੀ ਰਿਹਾ ਜੀ ਹੁਣ ਕਿਆ ਕਹੀਏ ਜੀ ਇਹਨਾਂ ਨੂੰ ਆਪਣਾ ਘਰ ਬਾਰ ਨੀ ਦੇਖਦੇ ਜੀ ਕੋਈ ਚਿੱਟਾ ਲਾ ਰਿਹਾ ਜੀ ਕੋਈ ਗ਼ਲਤ ਬਾਤ ਹੈ ਜੀ, ਇਹ ਤਾਂ ਬਹੁਤ ਬੇਇਨਸਾਫ਼ੀ ਹੈ ਹੁਣ ਸਾਡਾ ਵੀ time ਜੀ ਡੰਗਰਾਂ ਨੂੰ ਕੱਖ ਪਾਉਣਾ ਹੈ ਜੀ ਕੱਖ ਕੁੱਖ ਪਾ ਕੇ ਜੀ ਫਿਰ ਗੋਹਾ ਕਰ ਦੇਣਾ ਜੀ ਇਹਨਾਂ ਨੇ ਗੋਹਾ ਚੁੱਕਣਾ ਪੈਣਾ ਜੀ ਗੋ~ ਫਿਰ ਜੀ ਗੋਹਾ ਚੁੱਕ ਕੇ ਗੋਹਾ ਸੁੱਟ ਕੇ ਜੀ ਬਾੜਾ ਸਾਫ਼ ਕਰਨਾ ਹੈ ਜੀ ਝਾੜੂ ਝੂੜੂ ਲਾ ਕੇ ਜੀ ਫਿਰ ਬਰਸੀਨ ਵੱਢ ਕੇ ਲਿਆਉਣੀ ਹੈ ਜੀ ਬਰਸੀਨ ਵੱਢ ਕੇ ਜੀ ਫਿਰ ਟੋਕਾ ਕਰਨਾ ਫਿਰ ਰਲਾ ਕੇ ਇਹਨੂੰ ਕੱਖ ਪਾਉਣਾ ਫਿਰ ਗੋਹਾ ਕਰ ਦੇਣਾ ਜੀ ਫਿਰ ਇਹਨੂੰ ਪਾਣੀ ਪੂਣੀ ਪਿਲਾਉਣਾ ਪੈਣਾ ਜੀ ਵਾ~ ਵਾੜਾ ਫਿਰ ਸਾਫ਼ ਕਰਨਾ ਪੈਣਾ ਜੀ ਬਸ ਇਉਂ ਹੀ ਸਾਡਾ ਦਿਨ ਵਧੀਆ ਲੰਘ ਜਾਂਦਾ ਹੈ ਜੀ ਤੇ ਹੁਣ ਪੜ੍ਹਨਾ ਵੀ ਪੈਣਾ ਹੈ ਜੀ ਹੁਣ paper ਵੀ ਸਾਡੇ ਚੱਲ ਰਹੇ ਨੇ ਜੀ ਦੋ paper ਹੋਏ ਤੇ ਇੱਕ cancel ਹੋ ਗਿਆ ਜੀ ਇੱਕ leak ਹੋ ਗਿਆ ਜੀ ਹੁਣ ਬੰਦਾ ਕੀ ਕਰੇ ਜੀ ਗ਼ਰੀਬ ਬੰਦਾ ਜੀ ਗ਼ਰੀਬ ਬੰਦਾ ਜੀ ਪੜ੍ਹਨ ਜਾਂਦਾ ਜੀ ਹੁਣ ਤਿੰਨ ਸੌ ਦਿਹਾੜੀ ਪੈ ਜਾਵੇ ਦਿਨ 'ਚ ਉਹੀ ਬਹੁਤ ਹੈ ਜੀ ਬੰਦਾ ਦਾ ਖ਼ਰਚਾ ਨਿਕਲ ਜਾਂਦਾ ਜੀ ਬਾਕੀ ਦੁੱਧ ਦੱਧ 'ਚ ਥੋੜ੍ਹਾ ਬਹੁਤਾ ਪਾਣੀ ਪਾ ਕੇ ਦੁੱਧ ਪਾਣੀ ਪਾ ਕੇ ਚਲਾਈ ਜਾਂਦੇ ਹਾਂ ਜੀ ਇਸੇੇ ਤਰ੍ਹਾਂ ਡੰਗ ਆਪਣਾ ਸਾਰੀ ਜਾਂਦੇ ਹਾਂ ਜੀ ਬਾਕੀ ਮਲਾਈ ਤਾਂ ਕਿਹੜੀ ਉਤਰਨੀ ਜੀ ਦੁੱਧ ਵੱਧ ਜੀ ਪਾਣੀ ਪਾ ਕੇ ਪਾ ਕੇ ਜੀ ਲੋਕਾਂ ਨੂੰ ਗੁੰਮਰਾਹ ਕਰਤਾ ਜੀ ਅਸੀਂ ਵੀ ਅਸੀਂ ਕਰੀਏ ਵੀ ਕੀ ਜੀ ਅਸੀਂ ਅਸੀਂ ਵਿਹਲੇ ਬੰਦੇ ਜੀ ਪਿੱਪਲ ਥੱਲੇ ਬੈਠੇ ਰਹਿੰਦੇ ਛਾਵਾਂ ਲੱਭੀ ਜਾਂਦੇ ਜੀ ਹੁਣ ਧੁੱਪਾਂ 'ਚ ਅਸੀਂ ਹੁਣ ਤਿੰਨ ਵ~ ਚਾਰ ਵਾਰੀ ਨਹਾਏ ਕਰਦੇ ਹਾਂ ਜੀ ਪਾਣੀ ਠੰਢੇ ਜੀ ਹੁਣ ਦੇਖੋ ਜੀ ਹੁਣ ਖਾਨ ਹੈ ਜੀ ਉਹ ਖਾਨ ਜੀ ਮੁਸਲਮਾਨ ਹੈ ਜੀ ਉਹ ਵਧੀਆ ਬੰਦਾ ਹੈ ਜੀ ਪਰ ਬ~ ਜਿਹੜੀ ਬੜੀ ਉਹ ਗ਼ਲਤ ਬਾ~ ਗੱਲ ਹੈ ਜੀ ਪਰ

ਕੀ ਆ ਜੀ ਕੋਈ ਉਹ ਜਾ ਰਿਹਾ ਸੀ ਭਈਆ ਕਾਲਾ ਜਿਹਾ school ਕੋਈ ਵਾਲੇ ਹੋ ਗਏ ਜੀ call center ਵਾਲੇ ਹੋ ਗਏ ਜੀ, ਕੋਈ ਸਾਰੇ ਹੋ ਗਏ ਜੀ ਕੋਈ ਨਰੇਗਾ ਵਾਲਾ ਹੋ ਗਿਆ ਜੀ ਕੋਈ ਕੁਛ ਕਰ ਰਿਹਾ ਜੀ ਕੋਈ ਕੁਛ ਕਰ ਰਿਹਾ ਆਪਾਂ ਵਿਹਲੇ ਉਰੇ ਡੰਗਰਾਂ ਨੂੰ ਕੱਖ ਪਾ ਰਹੇ ਹਾਂ ਧਾਰ ਕੱਢ ਲਈ ਗੋਹਾ ਗਿਰੇ ਵਾੜੇ ਮੇ ਝਾੜੂ ਲਾ ਲਿਆ, ਤੂੜੀ ਪਾ ਦਿੱਤੀ ਬਰਸੀਨ ਵੱਢ ਲਈ ਬਸ ਆਹੀ ਕੁਛ ਚੱਲ ਰਿਹਾ ਹੈਗਾ ਹੋਰ ਤਾਂ ਕੇਰਾਂ ਕੰਮ ਹੋ ਜਾਵੇ ਕਰਾਂ ਕਿਆ ਕਿ ਸਾਰਾ ਕੰਮ ਵੀ ਕਰਨਾ ਹੈਗਾ ਪੜ੍ਹਨਾ ਵੀ ਲਿਖਣਾ ਵੀ ਸਾਰਾ ਕੰਮ ਕਰਨਾ ਜ਼ਿੰਮੇਵਾਰੀਆਂ ਬਹੁਤ ਪਈਆਂ ਬਾਈ ਹੁਣ ਕਿਆ ਕਹੇ ਇਹਨਾਂ ਨੂੰ ਘਰਦਿਆਂ ਨੂੰ ਵੀ ਕਿਆ ਕਹੇ ਘਰ ਕੇ ਮੇਰੇ ਤੇ ਆਪ ਤੰਗ ਹੋਏ ਹੋਏ ਵੀ ਜੰਮੇ ਕਾਹਤੇ ਇੱਧਰ ਤੂੰ ਹੁਣ ਉਰੇ ਲਿਖਿਆ ਵਾ ਵੀ ਰਿੱਠਾ ਜੈ~ ਜੈਸਮੀਨ ਕਾ ਤੇਲ ਲਗਾਓ ਹੈਂ ਸਨਸਿਲਕ ਸੈਂਪੂ ਵੀ ਜੀ ad ਦੇਈ ਹੋਈ ਹੈ ਇਹਨੇ ਬਹੁਤ ਵਧੀਆ ਸੈਂਪੂ ਹੈ ਜੀ ਸੈਂਪੂ ਲਾਓ ਵਾਲ ਕਾਲੇ ਹੋ ਜਾਣਗੇ ਚਿੱਟੇ ਨਹੀਂ ਹੋਣਗੇ ਉਹ silky ਵਾਲ ਹੋ ਜਾਣਗੇ ਜੀ ਬਾਕੀ ਜੀ ਇਹਨਾਂ ਨੇ ਜੈ ਭਾਰਤ ਵੀ ਲਿਖਿਆ ਵਾ ਜੀ ਪਰ ਆਪਾਂ ਨੂੰ ਅਮ ਆਪਣਾ ਦੇਸ ਵਧੀਆ ਹੈ ਜੀ ਤੇ ਅਸੀਂ ਧਰਨੇ ਜਾਇਆ ਜਾਂਦੇ ਹਾਂ ਜੀ ਉੱਥੇ ਸੇਵਾ ਸੂਵਾ ਕਰਵਾਉਂਦੇ ਹੈਂ ਤੇ ਅੱਜ ਦਸਵੀਂ ਹੈ ਜੀ ਉੱਥੇ ਲੰਗਰ ਲੂੰਗਰ ਵੀ ਖਾਣ ਜਾਣਾ ਜੀ ਹਜੇ ਥੋੜ੍ਹੇ time ਤੱਕ ਜੀ ਟਰੱਕ ਆ ਰਿਹਾ ਹੈ ਜੀ ਹੁਣ ਰੇਤਾ ਰੂਤਾ ਬਜ਼ਰੀ ਲੋਕ ਬਿਲਡਿੰਗਾਂ ਬਣਾ ਰਹੇ ਹੈ ਜੀ। ਸਾਰਾ ਕੰਮ ਚੱਲ ਰਿਹਾ ਹੈ ਜੀ ਬਾਕੀ ਸਭ ਕੁਛ ਲੋਟ ਹੈ ਜੀ ਬਾਕੀ ਧੁੱਪ ਬਹੁਤ ਹੋ ਗਈ ਜੀ ਹੁਣ ਡੰਗਰ ਬਾਹਰ ਬੰਨੇ ਹੋਏ, ਹੁਣ ਅੰਦਰ ਬੰਨਣੇ ਹੈ ਜੀ ਬਾਕੀ ਉਹ ਸਾਂਘਾ ਜਾ ਰਿਹਾ ਜੀ ਸਾਂਘੇ ਨੇ ਐਨਕਾਂ ਲਾਈਆਂ ਤੇ

ਅਸੀਂ ਵੀ ਵੈਸੇ ਗ਼ਰੀਬ ਹੀ ਹੈ ਜੀ ਬਸ ਉਹ ਦਾਨ ਪੁੰਨ ਕਰਲੇ ਕਰਦੇ ਜੀ ਜਿੰਨਾ ਦੁੱਧ 'ਚ ਪਾਣੀ ਪਾਈਦਾ ਓਨਾ ਪਿਲਾ ਦੇਈਦਾ ਹੁੰਦਾ ਜੀ ਤੇ ਆਪਾਂ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 ਇੱਕ ਹੈ ਜੀ ਉਹ ਸਾਰਾ ਦਿਨ ਕੁੱਤੇ ਦੀ ਤਰ੍ਹਾਂ ਫਿਰੀ ਜਾਂਦਾ ਜੀ ਬਸ ਸਿਆਣੇ ਬੁੜੇ ਦਾ ਪੈਸਾ ਫ਼ੂਕ ਰਿਹਾ ਜੀ ਤੇਲ ਫ਼ੂਕ ਰਿਹਾ ਜੀ ਬਸ, ਆਹੀ ਕੰਮ ਹੈ ਜੀ ਉਸਨੂੰ ਹੋਰ ਕੋਈ ਕੰਮ ਨੀ ਹੋਰ ਕੋਈ ਕੰਮ ਨੀ ਜੀ ਉਹਨੂੰ ਵਿਹਲਾ ਸਾਰਾ ਦਿਨ ਫਿਰ ਰਿਹਾ ਹੈਗਾ ਜੀ। Hello

ਕਿਆ ਹਾਲ - ਚਾਲ ਨੇ, ਠੀਕ ਹੋਂ? ਹਾਂਜੀ ਠੀਕ, ਮੈਂ ਠੀਕ ਹੈਂ। ਤੁਸੀਂ ਦੱਸੋ? ਹਾਂਜੀ ਆਪਾਂ ਵੀ ਵਧੀਆ ਹੈ। ਹੋਰ ਘਰ - ਪਰਿਵਾਰ ਸੱਭ ਠੀਕ ਹੈ? ਹਾਂਜੀ ਠੀਕ ਹੈ, ਕੀ ਕਰਦੇ ਸੀ? ਮੈਂ ਕੁਝ ਨਹੀਂ ਯਾਰ ਰਾਮਾਇਣ ਦੇਖਦੇ ਪਾਏ ਸੀਗੇ ਕਿ ਉਦੇ ਵਿੱਚ ਰਾਮ ਜੀ ਦਾ ਜਿਦਾ ਕਿਰਦਾਰ ਹੈ ਹਨਾ, ਕਿੰਨਾ ਭਗਵਾਨ ਰਾਮ ਜੀ ਨੇ ਕਹਿਲੋ ਹਿੰਦੂ ਧਰਮ ਦੇ ਲਈ ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਮੰਨੇ ਜਾਂਦੇ ਹੈ, ਹਨਾ ਤੇ ਅਯੋਦਯਾ ਦੇ ਰਾਜਾ ਵੀ ਸਨ ਹਾਂਜੀ ਕ੍ਰਿਸ਼ਨ ਜੀ ਵਿਸ਼ਨੂੰ ਜੀ ਦੇ ਸੱਭ ਤੋਂ ਮਹੱਤਵਪੂਰਨ ਅਵਤਾਰਾਂ ਵਿਚੋਂ ਮੰਨੇ ਜਾਂਦੇ ਹੈਂ ਇਹ ਹਾਂਜੀ ਕੁਝ ਅਹ ਕੁਝ ਰਾਮ ਕੇਂਦ੍ਰਿਤ

ਹਾਂਜੀ ਬਿਲਕੁਲ ਰਾਮ ਸੁਰਯਾਵੰਸ਼ ਨੂੰ ਜੋਕਿ ਬਾਅਦ ਵਿੱਚ ਰਗੂਵੰਸ਼ ਅਹ ਵਜੋਂ ਜਾਣਿਆ ਗਿਆ ਪੈਦਾ ਹੋਏ ਸੀਗੇ। ਭਾਰਤੀ ਪਰੰਮਪਰਾ ਵਿਭਾਗ ਦੇ ਇੱਕ ਸਰਵੇਖਣ ਅਨੂਸਾਰ ਉਨੀ ਸੋ ਬਨਵੇ ਵਿੱਚ ਰਾਮ ਜੀ ਦਾ ਜਨਮ ਸਥਾਨ ਇੱਕ ਪ੍ਰਾਚੀਨ ਮੰਦਿਰ ਦੇ ਰਹਿੰਦ - ਖੂੰਦ ਪਾਈ ਗਈ ਜਿਸਤੋਂ ਪ੍ਰਾਚੀਨ ਕਾਲ ਵਿੱਚ ਅਹ ਰਾਮ ਪੂਜਾ ਦੇ ਸੰਕੇਤ ਮਿਲਦੇ ਹਨ। ਰਾਮ ਹਿੰਦੂ ਧਰਮ ਦੇ ਉਗੇ ਦੇਵੀ - ਦੇਵਤਿਆਂ ਵਿੱਚੋਂ ਇੱਕ ਮੰਨੇ ਜਾਂਦੇ ਹੈ। ਇਹਨਾਂ ਦਾ ਅਯੋਧਿਆ ਜਨਮ ਅਹ ਸਥਾਨ ਸੀ ਇਹਨਾਂ ਦੇ ਭਗਵਾਨ ਵੀ ਜਿਹੜੇ ਸੀ ਨਾ, ਇਹਨਾਂ ਦੇ ਭਰਾ ਵੀ ਸੀਗੇ ਰਾਮ ਜੀ ਦੇ। ਹਾਂਜੀ, ਹਾਂਜੀ ਇਹਨਾਂ ਦੇ ਅਹ ਰਾਜਾ ਦਸ਼ਰਤ ਰਾਜਾ

ਏਸ਼ਵਾਕੂ ਹਾਂਜੀ ਏਸ਼ਵਾਕੂ ਰਾਜਵੰਸ਼ ਦੇ ਦੇ ਰਾਜਿਆਂ ਅਤੇ ਭਗਵਾਨ ਰਾਮ ਤੇ ਪਿਤਾ ਦਾ ਇੱਕ ਧੋਖੇਬਾਜ਼ ਸੀ